ਉਹਨੇ ਛੋਟਾ ਲਿੱਤਾ ਏ S one ਉਹਨੇ OLA ਕੇ OLA ਨਾ ਜੀ OLA ਦੀ ਗੱਡੀ ਮਹਿੰਗੀ ਤੇ ਹੈਗੀ ਏ ਪਰ ਕਹਿੰਦੇ best ਏ ਮੈਂ ਜਿਥੋ ਤੱਕ ਸੁਣਿਆ OLA ਦੀ activa best ਏ

ਅੱਛਾ ਅੱਛਾ

ਹਮ ਫ਼ੇਰ ਤੁਸੀਂ ਕੀ ਚਲਾਹ ਕੇ ਦੇਖੀ ਸੀ ਨਹੀਂ ਮੈਂ ਚਲਾਈ ਨਹੀਂ ਕਿਉਂਕਿ ਮੇਰਾ ਲੈਣ ਹਲੇ interest ਹੀ ਨਹੀਂ ਸੀ ਹਲੇ ਅਸੀਂ ਕੋਈ ਗੱਡੀ electronic ਗੱਡੀ ਵੱਡੀ ਲੈਣ ਦਾ ਦਿਲ ਸੀ ਫ਼ੇਰ ਮੈਨੂੰ ਜਦੋਂ ਏਹ ਕਾਰ ਲਈ ਏ ਉਸ ਦੇ ਨਾਲ benefit ਮਿਲੇ ਨੇ petrol ਬੱਚਣ ਦੇ ਔਰ softly smoothly ਚੱਲਦੀ ਏ ਔਰ ਕਾਫ਼ੀ lite wait ਚੱਲਦੀ ਏ ਮੈਨੂੰ ਲੱਗਦਾ ਏ ਮੈਨੂੰ ਵੀ activa ਤੇ ਜ਼ੋਰ ਪਾਣਾ ਚਾਹੀਦਾ ਏ ਤਾਂ ਕੀ ਕੱਲ ਨੂੰ ਬੱਚਿਆਂ ਨੂੰ ਵੀ ਸਕੂਲ ਵਗੇਰਾ ਜਾਣਾ ਹੋਏ daily ਦੇ ਖਰਚਿਆਂ ਤੋ ਬੱਚਣ ਵਾਸਤੇ ਮੈਂ ਅਜੇ ਆਪਣੀ friend ਦੀ ਚਲਾਈ ਨਹੀਂ ਏ ਮੈਂ ਉਹਦੇ ਨਾਲ ਗਈ ਜਰੂਰ ਹਾਂ ਇੱਕ ਵਾਰ ਗਈ ਸੀ ਬੱਸ ਉਹਦੀ OLA ਦੇ ਵਿੱਚ ਉਹਦੇ navigation ਵੀ ਹੈਗਾ Ola ਦੇ ਵਿਚੇ ਹੀ ਉਹਦੇ Ola ਦੇ ਵਿਚੇ ਹੀ ਫੋਨ connection ਵੀ ਹੈਗਾ ਏ ਜਿਵੇਂ ਫੋਨ ਤੁਹਾਡਾ ਡਿੱਕੀ ਪਇਆ ਹੋਇਆ ਏ

ਵੱਜਦਾ ਏ ਉਹਦੇ screen ਤੇ

ਕਿ ਹਾਂ Ola ਦੀ ਮੈਂ ਤੁਹਾਨੂੰ ਦੱਸਿਆਂ ਤੇ ਹੈ ਸੁਣਿਆਂ ਗਿਆ ਏ ਟਾਟਾਂ ਕਾਰਾਂ ਦੇ ਵਿੱਚ ਟਾਟਾਂ ਦੀ nexon ਔਰ bike ਦੇ ਵਿੱਚ Ola ਦੀ ਕਾਫ਼ੀ ਅੱਛੀ electronic ਗੱਡੀਆਂ ਆਂ ਰਹਿਆਂ ਨੇ ਅਜੇ ਉਹਨੇ ਥੱਲੇ ਵਾਲਾ model ਲਿੱਤਾ ਏ Ola S One ਕਰਕੇ model ਲਿੱਤਾ ਵੇ ਕਿਉਂਕਿ ਆਂ ਕਹਿ ਰਹੀ ਸੀ ਕੀ insurance ਦਾ ਇੰਨਾ ਖਰਚਾ ਪੇਹ ਰਿਹਾ ਮਤਲਬ ਉਹਦਾ insurance ਬੜਾ ਮਹਿੰਗਾ ਏ ਗੱਡੀ ਦਾ ਉਹਦਾ base model ਦਾ insurance ਦੀ ਕੀਮਤ ਹੀ ਉਹਨੂੰ ਜਿਹੜੀ ਹੈਗੀ ਏ ਬਾਰਾਂ ਹਜ਼ਾਰ ਰੁਪਏ ਦੇਣੀ ਪਈ ਏ ਉਹੀ ਤਾਂ ਗੱਲ ਏ ਮੈਡਮ ਟਾਟਾਂ ਵਾਲਿਆਂ ਨੇ Indian ਗੱਡੀ ਏ ਉਹਨਾ ਨੇ insurance ਉਤੇ ਵੀ ਸਭਸਿਡੀ ਦਿੱਤੀ ਏ ਤਾਹੀ ਤੇ total ਮਿਲਾਕੇ ਸਾਨੂੰ ਸਭਸਿਡੀ ਢਾਂਈ ਤਿੰਨ ਲੱਖ਼ ਦੀ ਪੇਹ ਰਹੀ ਏ ਜੋ ਸਾਡੀ ਇੱਕੀ ਅਹ

ਅੱਛਾ ਅੱਛਾ

government Indian ਗੱਡੀ ਨੂੰ promote ਕਰਨ ਵਾਸਤੇ ਸਭਸਿਡੀਆਂ ਦੇ ਰਹੀਆਂ ਨੇ ਤੇ ਕਿਉ ਨਾ ਆਪਣੀਆਂ Indian ਦੀ ਗੱਡੀਆਂ ਨੂੰ promote ਕਰੀਏ ਔਰ ਆਪਣਾ benefit ਵੀ ਲਈਏ ਏਹ ਮਤਲਬ ਏਹ ਹੋ ਗਿਆ ਕੀ ਸੋਚਣਾ ਚਾਹੀਦਾ ਹੈ ਕੀ ਮੈਂ ਵੀ ਇੱਕ ਗੱਡੀ ਵੇਚਣੀ ਏ ਤੇ ਵੇਚ ਕੇ ਦੂਸਰੀ ਲੈਣੀ ਸੀ ਤੇ ਸੋਚ ਰਹੀ ਹਾਂ ਕੇ ਉਹ ਗੱਡੀ ਵੇਚ ਕੇ electric ਗੱਡੀ ਲੇਲੀਏ

ਤੇ ਕਿਉ ਨਾ ਤੁਸੀਂ ਕਾਰ ਹੀ ਲੇਲੋ electronic ਜਿਹਦੇ ਵਿੱਚ ਚਾਰ ਬੰਦੇ ਜਾਂ ਸਕਣ ਅਗ਼ਰ ਇੱਕ ਬੰਦਾ ਵੀ ਉਸ ਗੱਡੀ ਨੂੰ ਪੂਰੇ ਸ਼ਹਿਰ ਵਿੱਚ ਘੁੱਮਾਵੇ ਉਹਦੇ bike ਤੋ ਘੱਟ ਦਾ ਖਰਚਾ ਆਉਦਾ ਏ ਔਰ ਤੁਸੀਂ ਚਾਰ ਬੰਦੇ ਉਸੀ time ਵਿੱਚ ਸਾਰੇ ਸ਼ਹਿਰ ਵਿੱਚ ਘੁੱਮ ਲਹੋਗੇ ਇੱਕ ਕਾਰ ਦੇ ਵਿੱਚ ਹੁਣ ਤੇ ਐਨੀ ਟਾਟਾ ਨੈਨੋ ਵਾਲਿਆਂ ਨੇ ਨਵੀਂ ਇੱਕ ਹੋਰ ਕੱਢੀ ਏ nexon ਦੇ ਇਲਾਵਾਂ ਅਹ ਤਿਆਗੋ ਉਹ ਨੋ ਲੱਖ਼ ਦੀ starting range ਹੀ ਉਹਦੀ ਗੱਡੀ ਦੀ ਨੋ ਲੱਖ਼ ਤੱਕ ਪੇਹ ਰਹੀ ਏ ਮਗ਼ਰ ਜਿਥੇ ਅਗਰ ਜਿਥੇ scooter ਜਾਂ ਸਕਦਾ ਏ ਕਾਰ ਨਹੀਂ ਜਾਂ ਸਕਦੀ ਉਥੇ ਤੇ scooter ਹੀ ਜਾਂ ਸਕਦਾ ਹੈਨਾ ਏਹ ਹੁੰਦਾ ਕੀ ਇੱਕਲੇ ਬੰਦੇ ਨੇ ਅਗ਼ਰ ਜਾਣਾ ਹਾਂ ਤੇ ਇੰਨੀ ਵੱਡੀ ਗੱਡੀ ਚੁੱਕ ਕੇ ਕਿਉ ਜਾਵੇ ਨਹੀਂ ਉਹਦੀ ਛੋਟੀਆਂ ਗੱਡੀਆਂ ਮਤਲਬ ਛੋਟੇ size ਦੀਆਂ ਵੀ ਗੱਡੀਆਂ ਆਂ ਰਹੀਆਂ ਨੇ ਅਗ਼ਰ ਬੰਦਾ ਇੰਨੇ ਲੱਖ ਦੀ ਗੱਡੀ ਲੈਣੀ ਏ bike ਤੇ ਫ਼ੇਰ ਕਾਰ ਹੀ ਕਿਉ ਨਾ ਲੈਲੇ ਫ਼ੇਰ ਛੋਟੀ ਜਗਾਂ ਤੇ ਜਾਣ ਵਾਸਤੇ ਤੇ ਫ਼ਿਰ ਇਹਨਾ ਬੰਦਾ ਸ਼ੋ ਦੋ ਸ਼ੋ ਦਾ petrol ਤੇ ਖਰਚ ਲੈਂਦਾ ਏ ਨਾ ਇੱਕਲੇ ਬੰਦੇ ਨੇ ਉਹਨੂੰ ਤੇ ਇਹਨਾ ਨਹੀਂ ਕਰਦਾ but ਚਾਰ ਬੰਦਿਆਂ ਜਾਣਾ ਹੋਵੇ ਉਹ ਫ਼ਿਰ ਬਹੁਤ ਜਿਆਦਾ ਚੁੱਬਦਾ ਏ ਹੈਨਾ

ਵੇਚ ਕੇ ਕਾਰ ਹੀ ਲੈਲੋ activa ਤੇ ਚਲੋਂ ਇੱਕ ਬੰਦੇ ਨੇ ਹੀ ਘੁੱਮਣਾ ਏ ਉਹਨੇ ਕਦੀਂ ਕਦੀਂ ਜਾਣਾ ਏ

ਸ਼ਹਿਰ ਚ ਵੀ activa ਤੇ ਹੀ ਘੁੰਮਿਆਂ ਜਾਂਦਾ ਸ਼ਹਿਰ ਤੋ ਬਹਾਰ ਹੋਵੇ ਤੇ ਮਤਲਬ ਗੱਡੀ ਵਿੱਚ ਜਾਂਦਾ ਏ ਮਤਲਬ ਸ਼ਹਿਰ ਦੇ ਵਿੱਚ ਗਲੀਆਂ ਸੜਕਾਂ ਛੋਟੀਆਂ ਛੋਟੀਆਂ ਨੇ ਉਥੇ ਗੱਡੀਆਂ ਗਈ ਇੱਕ ਗੱਡੀ ਵਾੜੀ ਤਾਂ ਸਮਝੋ traffic ਜ਼ਾਮ ਨਹੀਂ ਮੈਡਮ ਅਗਰ ਤੁਸੀਂ nexon ਦੀ ਗੱਲ ਕਰੋ ਗੱਡੀ ਦਾ size ਛੋਟਾ ਏ ਉਹ ਸ਼ਹਿਰ ਦੀ ਗੱਲੀਆਂ ਵਿੱਚ ਵੜ ਜਾਂਦੀ ਏ

ਦੂਸਰੀ ਗੱਲ ਏ ਨਾ ਕੀ ਬੰਦਾ ਸ਼ਹਿਰ ਚ ਗੱਡੀ ਤਾਹੀ ਤੇ ਨਹੀਂ ਘੁੰਮਾਦਾ ਨਾ ਜੋ ਉਹਨੂੰ petrol ਦਾ ਖਰਚਾ double ਪੈਂਦਾ ਏ activa ਤੋ ਜੇ ਉਹਦੇ ਕੋਲ ਹੋਏਗੀ electronic ਕਾਰ ਤੇ ਉਹ activa ਛੱਡਕੇ ਫ਼ੇਰ ਕਾਰ ਚ ਹੀ ਜਾਏਗਾ ਨਾ ਅਗ਼ਰ ਉਹਨੂੰ urgently ਚਾਹੀਦਾ ਏ ਉਹ petrol ਬਚਾਣ ਦੀ ਕੋਸ਼ਿਸ ਕਰੇਗਾ ਜਿਥੇ ਉਹਨੂੰ scooter ਦੀ ਲੋੜ ਏ cycle ਲੈਗਾ ਔਰ ਜਿਥੇ petrol ਦੀ ਜਗਾਂ diesel ਲੈਂਦਾ ਏ ਉਸ ਤਰ੍ਹਾਂ ਹੀ diesel ਦੀ ਜਗਾਂ electronic ਲਏਗਾ ਹੁਣ ਅੱਗਲੇ ਪੰਜ ਸਾਲਾਂ ਤੱਕ ਤੇ ਸਾਡੀ government petrol ਨੂੰ ਹਟਾਂ ਕੇ electronic ਹੀ ਲਿਆਂ ਰਹਿਆ ਸਭ ਪਾਸੇ even government ਸਕੂਲ buses government ਨੇ ਔਰ road buses ਸਭ electronic ਆਂ ਰਹੀਆਂ ਨੇ ਹਮ ਚਲੋਂ ਫ਼ਿਰ ਠੀਕ ਏ ਮੈਂ ਵੀ ਵਿਚਾਰ ਬਣਾਉਦੀ ਹਾਂ ਇਸ ਤੇ ਬਾਰੇ ਚ ਮੈਂ ਸਾਡੇ ਕੋਲ ਨਾ ਤਿੰਨ scooter ਹੈਗੇ ਏ activa ਮਤਲਬ ਤਿੰਨੋ activa ਨੇ ਅਲੱਗ ਅਲੱਗ ਮਤਲਬ brand ਦੀ ਇੱਕ activa ਆਈ ਏ ਇੱਕ activa ਵੇ ਇੱਕ aviator ਏ ਤੇ ਸਾਡਾ ਵਿਚਾਰ ਹੋ ਰਿਹਾ ਕਿ aviator ਵੇਚ ਕੇ ਨਾ electric ਗੱਡੀ ਲੇਈਏ

ਮੈਂ ਠੀਕ ਏ ਤੁਸੀਂ ਦੱਸ ਰਹੇ ਹੋ ਖਰਚਾ ਘੱਟ ਪੈਂਦਾ ਏ charge ਕਰਨਾ ਏ ਸਭ ਕੁੱਛ ਏ ਵਗੇਰਾ ਵੀ ਹੋ ਗਈ ਏ slots ਵੀ i think ਲੱਗਦੇ ਹੀ ਪਏ ਨੇ petrol ਪੰਪਾਂ ਦੇ ਕੋਲ

most welcome most welcome ਮੈਡਮ bye bye okay

ਹਾਂਜੀ good morning sir good morning ਜੀ ਕੀ ਹਾਲ ਚਾਲ ਨੇ ਗੁਰਦੀਪ ਵਧੀਆ ਜੀ ਵਧੀਆ ਵਧੀਆ sir ਅੱਛਾ ਹੋਰ ਕਿਵੇਂ ਹੋ ਠੀਕ ਠਾਕ

ਤੇ ਕਰੀਏ ਫ਼ਿਰ ਅੱਜ ਦਾ ਆਪਾਂ ਨਾ COVID ਦੇ time ਦੀ ਕਰਦੇ ਹਾਂ ਆਪਾਂ discussion

ਹਾਂ ਕਿਵੇਂ ਸੀਗਾ ਫ਼ਿਰ experience COVID ਦੇ time ਤੇਰਾ COVID ਦਾ sir experience ਇੱਦਾਂ ਸੀ ਵੀ ਸਾਰਾ ਕੁੱਝ lock down ਕਰਤਾ ਸੀ ਜੀ

hello ਹਾਂਜੀ ਹਾਂਜੀ ਹਾਂਜੀ ਮੈਂ ਕਿਹਾ lock down ਸੀ ਉਹਦੋ ਬਹੁਤ ਸੀ actually ਏ ਹੋਇਆ ਮਾਰਚ ਚ ਸੀਗਾ ਕਿਉਂਕਿ ਮੈਂ ਏ ਗੱਲ ਤਾਂ ਸ਼ੁਰੂ ਕੀਤੀ ਏ ਕਿਉਂਕਿ

ਹਾਂਜੀ ਹਾਂਜੀ ਹਾਂਜੀ sir ਆਪਣੇਂ ਇਹ lock down ਲੱਗਿਆ ਸੀਗਾ twenty third of twenty second of ਮਾਰਚ two twenty ਅਹ twenty twenty ਹਾਂਜੀ ਹਾਂਜੀ ਹਾਂਜੀ ਹਾਂਜੀ sir ਬਾਈ ਤਰੀਕ ਨੂੰ ਲਗਿਆ ਸੀ lock down ਕਿਉਂਕਿ ਉਹੀ ਮਹੀਨਾ ਚੱਲਦਾ ਏ ਤੇ ਮੇਰੇ ਯਾਦ ਆ ਗਿਆ ਕੇ ਆਪਾਂ ਇਸ ਬਾਰੇ ਕਰਦੇ ਹਾਂ ਗੱਲ ਬਹੁਤ panic time ਸੀਗਾ ਹਨਾ

ਅਹ ਆਪਣਾ ਕਿਵੇਂ ਤੁਹਾਡਾ ਫ਼ੇਰ ਪੂਰਾ ਦੋਰ ਕਿਵੇਂ ਲੰਘਿਆ ਕੀ ਕੰਮ ਕੀਤਾ ਕੀ ਨਹੀਂ ਕੀਤਾ ਕਿਵੇਂ ਹੋਇਆ ਕੁੱਝ ਹੈ ਯਾਦ ਕੇ sir ਮੇਰਾ ਤਾਂ lock down ਇੱਦਾਂ ਸੀ ਮੇਰੀ actually ਨਾ wife ਦੀ ਜਿਵੇਂ ਜਨਵਰੀ ਵਿੱਚ ਕਹਿਲੋ ticket ਸੀ ਉਹਨਾ ਦੀ ਬੁੱਕ ਦੋ ਹਜ਼ਾਰ ਦੋ ਹਜ਼ਾਰ ਵੀਹ ਦੇ ਵਿੱਚ ਹੀ ਹਾਂਜੀ ਹਾਂਜੀ ਦੋ ਹਜ਼ਾਰ ਵੀਹ ਦੇ ਵਿੱਚ ਜੀ

ਤੇ ਚਲੋਂ ਉਹਨਾ ਦੀ ਜਨਵਰੀ ਮਤਲਬ ਸੋਲਾਂ ਜਨਵਰੀ ਨੂੰ ਤੀ ਉਹਨਾ ਦੀ ticket ਬੁੱਕ ਆਪਣੇਂ ਲਈ ਤਾਂ ਚਲੋਂ ਇੱਕ ਤਰ੍ਹਾਂ ਦਾ ਵਧੀਆ ਹੀ ਤਾਂ ਜੇ lock down ਉਸ time ਲੱਗ ਜਾਂਦਾ ਜਨਵਰੀ ਮਹੀਨੇ ਚ ਚਲੋਂ ਏ ਲਗਿਆ ਤਾਂ ਮਾਰਚ ਚ ਹੈ ਜੀ

ਜ਼ੇ ਜਨਵਰੀ ਮਹੀਨੇ ਚ ਲੱਗ ਜਾਂਦਾ ਫ਼ੇਰ ਆਪਣੇਂ ਲਈ ਕਹਿਲੋ ਮੇਰੇ ਲਈ ਥੋੜਾ ਔਖਾ ਸੀ ਜੀ

ਹਾਂਜੀ ਮਤਲਬ

ਜਾਣੇ ਨੂੰ ਦਿੱਕਤ ਆਈ ਏ airport ਤੇ ਕਹਿਲੋ ਜੋ ਵੋ ਆ ਜੋ lock down ਹੋ ਗਿਆ ਫ਼ੇਰ ਤਾਂ ਸਾਰੀਆਂ ਦੇ cancel ਹੋ ਹੋ ਗਈਆਂ ਟਿੱਕਟਾਂ ਵਗੇਰਾ

ਮੈਂ ਜਦੋਂ ਇਹ ਮਾਰਚ ਦੇ ਵਿੱਚ lock down ਲੱਗਿਆ ਮੇਰਾ experience ਬੜਾ ਖ਼ਰਾਬ ਸੀ ਉਸ time ਦੇ ਵਿੱਚ

ਹਾਂ ਮੇਰੀ wife pregnant ਸੀ ਉਹਨਾ ਦਿਨਾਂ ਦੇ ਵਿੱਚ ਤੇ delivery ਦਾ time ਸੀਗਾ

okay okay sir

ਬਹੁਤ ਮੁਸ਼ਕਿਲਾ ਮੈਨੂੰ ਆਈਆ ਉਸ time ਬੱਸ ਇੱਦਾਂ ਹੈ ਕੀ

ਅਸੀਂ checkup ਦੇ ਲਈ ਜਾਂਦੇ ਹੁੰਦੇ ਸੀ ਚੰਡੀਗੜ੍ਹ ਤੇ

main china ਚ ਸੀਗਾ ਸਭ ਤੋਂ ਪਹਿਲਾਂ ਵੀ china ਚ

ਇੰਨਾਂ ਜਿਆਦਾ ਫ਼ੈਲ ਗਿਆ ਇਹਦਾ ਹੋਇਆ ਕੇ ਵੀ India ਦੇ ਵਿੱਚ ਵੀ ਫੈਲੇਗਾ ਜ਼ੇ ਵੋ ਤਾਂ sir ਇੱਕ ਮਤਲਬ ਏ ਕੀ china ਆਲਿਆ ਨੇ ਕਹਿਲੋ ਇੱਕ virus ਛੱਡਿਆ ਸੀ ਆਪਣੇ ਕਨੀ ਜਾਂ ਵੈਸੇ fake ਹੀ ਆ

ਕੇ ਉਹ ਕਿਉਂਕਿ all over world ਦੇ ਵਿੱਚ ਏ ਹੋਇਆ ਕੇ ਇੰਨਾ ਜਰੂਰ finial ਏ ਕੀ ਵੀ ਏ ਜਿਹੜਾ virus ਸੀਗਾ ਇਹ chines labs ਤੋਂ ਹੀ ਆਇਆ ਸੀ ਉਹ

ਹਾਂ ਤੇ ਇੱਦਾਂ ਸੀ ਕੇ ਉਦੋਂ ਅਸੀਂ ਜਾਂਦੇ ਹੁੰਦੇ ਸੀ ਚੰਡੀਗੜ੍ਹ ਚੰਡੀਗੜ੍ਹ

ਸਾਰਾ treatment ਸੀਗਾ ਤੇ twenty ਆਪਾਂ ਨੂੰ ਮੈਨੂੰ ਮੇਰੇ ਘਰ ਤੋਂ ਚੰਡੀਗੜ੍ਹ ਪੈਂਦਾ ਏ ਚਾਲੀ ਪੰਤਾਲੀ ਕਿਲੋਮੀਟਰ ਦੂਰ ਤੇ

ਹਾਂ ਤੇਈ ਜਾਂ ਚੋਵੀਂ ਅਸੀਂ ਚਲੇ ਗਏ ਹੈ ਤੇ ਉੱਥੇ ਜਾਣਾ ਸਭ ਤੋਂ ਪਹਿਲਾ ਉਹਨਾ ਨੇ ਮੈਨੂੰ ਘਰ ਤੋਂ ਥੋੜੀ ਦੂਰ ਜਾਕੇ ਥਾਣਾ ਬਣਾਲੀ ਵਾਲਾ ਸਿੰਘ ਉੱਥੇ ਰੋਕ ਲਿਆ

ਮਤਲਬ ਮੇਰਾ ਉੱਥੇ time ਖ਼ਰਾਬ ਕੀਤਾ ਪੰਦਰਾਂ ਵੀਹ minute ਫ਼ੇਰ ਮੈਨੂੰ ਚੁੰਨੀ ਰੋਕ ਲਿਆ ਪੰਦਰਾਂ ਵੀਹ minute

ਤੇ ਉਹ ਮੈਨੂੰ ਪੁੱਚਦੇ ਸੀਗੇ ਕੇ ਤੁਸੀਂ ਕਿੱਥੇ ਜਾਣਾ ਕੀ ਹੈ ਅਗ਼ਰ ਅਸੀਂ ਉਹਨਾ ਨੂੰ ਦੱਸਦੇ ਸੀਗੇ ਵੀ delivery

case ਏ ਫਲਾਨਾ ਏ ਫ਼ੇਰ ਤਾਂ ਜਾਣ ਦਿੰਦੇ ਸੀ ਪਰ ਉਹ ਜਿਹੜਾ time problem ਹੁੰਦਾ ਸੀ ਵੀਹ ਪੱਚੀ ਮਿੰਟ ਹੈਰਾਨ ਕਰਦੇ ਸੀ ਉਹ ਬਹੁਤ ਪਰੇਸ਼ਾਨੀ ਹੈ ਜੀ

ਹਾਂ ਫ਼ੇਰ ਦੇਖੋ ਉਹ situation ਦੇ ਵਿੱਚ ਮੈਂ ਕਿਥੇ ਚੰਡੀਗੜ੍ਹ treatment ਕਰਾਉਦਾ ਸੀ ਫ਼ੇਰ ਮੈਂ ਸੋਚਿਆ ਕੀ ਮੇਰੇ ਕੋਲ ਅਜੇ ਦੋ ਤਿੰਨ ਦਿਨ ਹੈ ਅਜੇ ਮੇਰੇ ਕੋਲ ਥੋੜਾ time ਹੈ ਕਿਉਂਕਿ ਮੇਰੇ wife ਅਜੇ ਥੋੜਾ ਉਹਨਾ ਨੂੰ pain ਪੁਨ ਨਹੀਂ ਸੀਗਾ

call ਕੀਤੀ ਉਹ ਕਹਿੰਦੇ ਵੀ ਅਸੀਂ ਤਾਂ ਆਪਣਾ ਹੀ case ਹੀ ਅਹ set ਕਰੂਗੇ ਵੀ ਅਸੀਂ ਬਹਾਰ ਵਾਲਾ case set ਨਹੀਂ ਕਰਦੇ ਦੋ ਤਿੰਨ

hospital ਬੰਦ ਹੋਗੇ ਸੀ already COVID ਜਦੋਂ lock down ਲੱਗਿਆ ਮਤਲਬ curfew ਸੀ ਉਹਦੇ lock down ਨਹੀਂ ਸੀ

ਤੇ ਫ਼ੇਰ ਉਹ ਦੋ ਤਿੰਨ hospital ਵੀ ਬੰਦ ਸੀਗੇ ਤੇ ਉਸ ਤੋਂ ਬਾਅਦ ਕੀ ਹੋਇਆ ਇੱਕ hospital ਨੇ ਮੈਨੂੰ yes ਕਰਤੀ ਇੱਥੇ ਸਾਡੇ ਨਾਲ ਹੀ ਏ ਸਰਹਿੰਦ ਸੈਲੀ nursing home ਹੈ

ਹਾਂ ਉੱਥੇ ਫ਼ਿਰ ਉਹਨਾ ਨੇ ਮੈਨੂੰ ਅਹ ਬੁਲਾਲਿਆ ਤੇ ਉਹ ਕਹਿੰਦੇ ਮੈਂ ਉਹਨਾ ਨੂੰ ਜਦ ਸਾਰੀ ਗੱਲ ਦੱਸੀ ਤਾਂ shock ਹੋ ਜਾਣਾ ਉਹਨਾ ਨੇ ਮੈਨੂੰ ਪੈਸੇ ਦੱਸੇ ਇੱਕ ਲੱਖ ਅੱਸੀ ਹਜ਼ਾਰ ਰੁਪਇਆ

operation ਹੁੰਦਾ ਆ ਉਹ ਕਹਿੰਦੇ ਕੀ ਅਸੀਂ

ਚੋਦਾਂ ਦਿਨ mother ਨੂੰ quarantine ਕਰਾਗੇ ਚੋਦਾਂ ਦਿਨ ਬੱਚੇ ਨੂੰ ਆਪਣੇਂ ਕੋਲ ਰੱਖਾਗੇ

ਹਾਂ ਇੱਕ ਤਾਂ ਉਹ situation ਐੱਨੀ ਖ਼ਰਾਬ ਸੀ ਉੱਲਟਾ ਉਸ hospital ਨੇ ਮੈਨੂੰ ਐਨਾ ਜਿਆਦਾ panic ਕਰਤਾ ਹਨਾ

ਜਦੋਂ ਇੱਕ ਇੱਕ ਦਿਨ ਟੱਪ ਰਿਹਾ ਸੀ ਤੇ ਮੈਨੂੰ ਬੜੀ ਪਰੇਸ਼ਾਨੀ ਹੋ ਰਹੀ ਸੀ ਤੇ ਫ਼ੇਰ sir problem money ਤੁਹਾਨੂੰ ਮਤਲਬ ਪੈਸੇ ਦੀ ਵੀ problem ਆਈ ਹੋਊਗੀ ਕਿਉ ਵਗੈਰਾ ਨਹੀਂ ਤੇ ਖੁੱਲੇ ਕਹਿਲੋ ਕੁੱਝ ਵੀ ਕੰਮ ਨਹੀਂ ਤੇ ਚੱਲ ਰਹੇ ਹਾਂ ਇਹ ਨਾ ਕੀ ਚਲੋਂ ਆਪਾਂ ਤਾਂ ਲੋਕੀਂ ਤਾਂ most of the majority ਜਿਹੜੇ people ਏ ਉਹਨਾ ਨੇ digital payments ਹੈ ਜਿਹੜੀਆਂ ਉਹ COVID ਦੇ ਦੋਰਾਨ ਜਾਂ COVID ਤੋ ਬਾਅਦ ਸ਼ੁਰੂ ਕੀਤੀਆਂ ਕਰਨੀਆਂ

ਹੁਣ ਆਪਾਂ ਥੋੜਾ ਬਹੁਤ ਪਹਿਲਾਂ ਵੀ ਚਲਾਉਦੇ ਹੁੰਦੇ ਸੀ ਚਲੋਂ google pay ਵਗੈਰਾ ਤਾਂ ਮੈਨੂੰ

ਕੇ ਦੋ ਹਜ਼ਾਰ ਸੋਲਾਂ ਤੋ ਚਲਾਣਾ ਹਾਂ ਮੈਂ ਤੇ

ਉਹ ਆਪਣੇ ਕੋਲ ਇੱਕ medium ਸੀਗਾ ਪੈਸਿਆ ਵਾਲਾ ਤੇ

main ਸੀਗਾ ਕੇ ਵੀ ਮੈਨੂੰ ਉਸ hospital ਦੇ ਵਿੱਚ ਜਾਣਾ ਨਹੀਂ ਸੀ ਕਿਉਂਕਿ ਇੱਕ ਲੱਖ ਅੱਸੀ ਹਜ਼ਾਰ ਰੁਪਇਆ ਉਥੇ ਦੇ ਦੇਣਾ ਬਹੁਤ ਬੜੀ ਗੱਲ ਹੈ ਤੇ ਫ਼ੇਰ

ਹਾਂ ਫ਼ੇਰ ਮੈਂ ਕੀ ਕੀਤਾ ਫ਼ੇਰ ਮੇਰਾ ਇੱਕ friend ਸੀਗਾ ਦੀਪਕ ਅਹ scanners ਤੈਨੂੰ ਪਤਾ ਹੋਊਗਾ ਸਰਹਿੰਦ ਦੀਪਕ

ਹਾਂ ਫ਼ੇਰ ਉਹ ਮੇਰਾ ਇੱਕ friend ਹੈ ਮੈਂ ਉਹਨੂੰ ਫੋਨ ਕੀਤਾ ਤੇ ਮੈਂ ਉਹਨੂੰ ਕਿਹਾ ਕੀ ਇੱਦਾਂ ਇੱਦਾਂ ਕਰਕੇ ਸਾਰੀ ਗੱਲ ਹੈ ਵੀ ਤੂੰ ਮੇਰਾ ਕੋਈ ਹੱਲ ਕਰ ਉਹ ਕਹਿੰਦਾ ਕੀ

ਮੈਨੂੰ actually ਮੈਨੂੰ ਨਹੀਂ ਸੀ ਪਤਾ ਕੀ ਉਹਦੇ mother ਦਾ diagnostic nursing hospital ਹੈ okay ਜੀ

ਤੇ ਉਹ ਕਹਿੰਦਾ tension ਨਾ ਲਏ ਮੈਂ ਮੰਮੀ ਨੂੰ ਫੋਨ ਕਰਦਾ ਤੂੰ ਉਥੇ ਜਾਂਹ ਤੂੰ ਉਥੇ ਜਾਕੇ ਕਰਵਾਲਾ okay ਜੀ okay ਹਾਂ ਗੋਬਿੰਦਗੜ ਚਲੋਂ ਆਪਾਂ ਨੂੰ ਬਾਰਾਂ ਤੇਰਾਂ ਪੰਦਰਾਂ ਕਿਲੋਮੀਟਰ ਪੈਂਦਾ ਤੇ ਮੈਂ ਉਥੇ ਚਲਾ ਗਿਆ ਉਹਨਾ ਨੂੰ checkup

ਤਾਂ ਉਹਨਾ ਨੇ ਮੈਨੂੰ ਕਿਹਾ ਕੇ ਵੀ ਸਾਡੇ ਕੋਲ limited beds ਨੇ ਸਾਡੇ ਕੋਲ limited ਕਮਰੇ ਨੇ ਸਾਡੇ ਕੋਲ already ਆਪਣੇਂ patients booked ਨੇ ਕਿਉਂਕਿ ਜਿਹਨਾ ਦੇ operations ਹੋਣੇ ਏ ਤੇ ਮੈਨੂੰ ਕਹਿੰਦੇ ਵੀ

ਵੀ ਅਹ hundred percent ਏ ਵੀ ਤੁਹਾਡਾ operate ਹੀ ਹੋਏਗਾ normal baby ਨਹੀਂ ਹੋਏਗਾ ਠੀਕ ਏ ਫ਼ੇਰ ਉਹਨਾ